ਬਾਬਾ ਸਾਹਿਬ ਅੰਬੇਡਕਰ ਨੇ ਸਾਨੂੰ ਜੋ ਸੰਵਿਧਾਨ ਦਿੱਤਾ ਹੈ ਉਸ ਵਿੱਚ ਹਰੇਕ ਵਿਅਕਤੀ ਨੂੰ ਨਿਆਂ ਪ੍ਰਾਪਤ ਕਰਨ ਦੀ ਹਰ ਪ੍ਰਕਾਰ ਦੀ ਵਿਵਸਥਾ ਹੈ ਮੈਂ ਦੇਸ਼ ਵਾਸੀਆਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਕਾਨੂੰਨ ਹੱਥ ਵਿੱਚ ਲੈਣ ਵਾਲੇ ਹਿੰਸਾ ਦੇ ਰਾਹ ਤੇ ਦਮਨ ਕਰਨ ਵਾਲੇ ਕਿਸੇ ਨੂੰ ਵੀ ਚਾਹੇ ਉਹ ਵਿਅਕਤੀ ਹੋਵੇ ਜਾਂ ਸਮੂਹ ਹੋਵੇ ਨਾ ਇਹ ਦੇਸ਼ ਕਦੇ ਬਰਦਾਸ਼ਤ ਕਰੇਗਾ ਤੇ ਨਾ ਹੀ ਕੋਈ ਸਰਕਾਰ ਬਰਦਾਸ਼ਤ ਕਰੇਗੀ ਹਰ ਕਿਸੇ ਨੂੰ ਕਾਨੂੰਨ ਦੇ ਸਾਹਮਣੇ ਝੁਕਣਾ ਹੋਵੇਗਾ ਕਾਨੂੰਨ ਜਵਾਬਦੇਹੀ ਤੈਅ ਕਰੇਗਾ ਅਤੇ ਦੋਸ਼ੀਆਂ ਨੂੰ ਸਜ਼ਾ ਦੇ ਕੇ ਰਹੇਗਾ
ਸਾਡਾ ਦੇਸ਼ ਵੰਨਸੁਵੰਨਤਾ ਨਾਲ ਭਰਿਆ ਹੋਇਆ ਹੈ ਅਤੇ ਇਹ ਵੰਨਸੁਵੰਨਤਾ ਖਾਣਪੀਣ ਰਹਿਣਸਹਿਣ ਪਹਿਰਾਵਾ ਇੱਥੋਂ ਤੱਕ ਹੀ ਸੀਮਿਤ ਨਹੀਂ ਹਨ ਜੀਵਨ ਦੇ ਹਰ ਵਿਹਾਰ ਵਿੱਚ ਸਾਨੂੰ ਵੰਨਸੁਵੰਨਤਾ ਨਜ਼ਰ ਆਉਦੀ ਹੈ ਇੱਥੋਂ ਤੱਕ ਕਿ ਸਾਡੇ ਤਿਓਹਾਰ ਵੀ ਵੰਨਸੁਵੰਨਤਾ ਨਾਲ ਭਰੇ ਹੋਏ ਹਨ ਅਤੇ ਹਜ਼ਾਰਾਂ ਸਾਲ ਪੁਰਾਣੀ ਸਾਡੀ ਸੱਭਿਆਚਾਰਕ ਵਿਰਾਸਤ ਹੋਣ ਦੇ ਕਾਰਣ ਸਾਂਸਕ੍ਰਿਤਕ ਪ੍ਰੰਪਰਾਵਾਂ ਵੇਖੀਏ ਸਮਾਜਿਕ ਪ੍ਰੰਪਰਾਵਾਂ ਵੇਖੀਏ ਇਤਿਹਾਸਕ ਘਟਨਾਵਾਂ ਵੇਖੀਏ ਤਾਂ ਸ਼ਾਇਦ ਹੀ 365 ਦਿਨਾਂ ਵਿੱਚੋਂ ਕੋਈ ਦਿਨ ਬਚਦਾ ਹੋਵੇਗਾ ਜਿਹੜਾ ਸਾਡੇ ਇੱਥੇ ਕਿਸੇ ਤਿਓਹਾਰ ਨਾਲ ਨਾ ਜੁੜਿਆ ਹੋਵੇ ਹੁਣ ਇਹ ਵੀ ਤੁਸੀਂ ਵੇਖਿਆ ਹੋਵੇਗਾ ਕਿ ਸਾਡੇ ਸਾਰੇ ਤਿਓਹਾਰ ਕੁਦਰਤ ਦੇ ਅਨੁਸਾਰ ਚਲਦੇ ਹਨ ਕੁਦਰਤ ਦੇ ਨਾਲ ਸਿੱਧਾਸਿੱਧਾ ਸਬੰਧ ਆਉਂਦਾ ਹੈ ਸਾਡੇ ਬਹੁਤ ਸਾਰੇ ਤਿਓਹਾਰ ਤਾਂ ਸਿੱਧੇ ਹੀ ਕਿਸਾਨਾਂ ਨਾਲ ਜੁੜੇ ਹੋਏ ਹੁੰਦੇ ਹਨ ਮਛੇਰਿਆਂ ਨਾਲ ਜੁੜੇ ਹੋਏ ਹੁੰਦੇ ਹਨ
ਅੱਜ ਮੈਂ ਤਿਓਹਾਰਾਂ ਦੀ ਗੱਲ ਕਰ ਰਿਹਾ ਹਾਂ ਤਾਂ ਸਭ ਤੋਂ ਪਹਿਲਾਂ ਮੈਂ ਆਪ ਸਭ ਨੂੰ ਮਿੱਛਾਮੀ ਦੁੱਕੜਮ ਕਹਿਣਾ ਚਾਹਾਂਗਾ ਜੈਨ ਸਮਾਜ ਵਿੱਚ ਕੱਲ ਸੰਵਤਸਰੀ ਦਾ ਤਿਓਹਾਰ ਮਨਾਇਆ ਗਿਆ ਜੈਨ ਸਮਾਜ ਵਿੱਚ ਭਾਦੋਂ ਮਹੀਨੇ ਚ ਪਰਿਯੂਸ਼ਨ ਤਿਓਹਾਰ ਮਨਾਇਆ ਜਾਂਦਾ ਹੈ ਪਰਿਯੂਸ਼ਨ ਤਿਓਹਾਰ ਦੇ ਆਖਰੀ ਦਿਨ ਸੰਵਤਸਰੀ ਦਾ ਦਿਨ ਹੁੰਦਾ ਹੈ ਇਹ ਸਚਮੁੱਚ ਹੀ ਆਪਣੇ ਆਪ ਵਿੱਚ ਇੱਕ ਅਨੋਖੀ ਰੀਤ ਹੈ ਸੰਵਤਸਰੀ ਦਾ ਤਿਓਹਾਰ ਖ਼ਿਮਾ ਅਹਿੰਸਾ ਅਤੇ ਮਿੱਤਰਤਾ ਦਾ ਪ੍ਰਤੀਕ ਹੈ ਇਸ ਨੂੰ ਇੱਕ ਤਰ੍ਹਾਂ ਨਾਲ ਖ਼ਿਮਾਵਾਣੀ ਪਰਵ ਵੀ ਕਿਹਾ ਜਾਂਦਾ ਹੈ ਇਸ ਦਿਨ ਇੱਕ ਦੂਜੇ ਨੂੰ ਮਿੱਛਾਮੀ ਦੁੱਕੜਮ ਕਹਿਣ ਦੀ ਰੀਤ ਹੈ ਉਜ ਵੀ ਸਾਡੇ ਸ਼ਾਸਤਰ੍ਹਾਂ ਵਿੱਚ क्षमा वीरस्य भूषणम् ਯਾਨੀ ਖ਼ਿਮਾ ਬਹਾਦਰਾਂ ਦਾ ਗਹਿਣਾ ਹੈ ਖ਼ਿਮਾ ਕਰਨ ਵਾਲਾ ਬਹਾਦਰ ਹੁੰਦਾ ਹੈ ਇਹ ਚਰਚਾ ਤਾਂ ਅਸੀਂ ਸੁਣਦੇ ਹੀ ਆਏ ਹਾਂ ਅਤੇ ਮਹਾਤਮਾ ਗਾਂਧੀ ਤਾਂ ਸਦਾ ਹੀ ਕਿਹਾ ਕਰਦੇ ਸਨ ਖ਼ਿਮਾ ਕਰਨਾ ਤਾਂ ਤਾਕਤਵਰ ਵਿਅਕਤੀ ਦੀ ਵਿਸ਼ੇਸ਼ਤਾ ਹੁੰਦੀ ਹੈ
ਸ਼ੇਕਸਪੀਅਰ ਨੇ ਆਪਣੇ ਨਾਟਕ ਥੇ ਮਰਚੈਂਟ ਓਐਫ ਵੇਨਾਈਸ ਵਿੱਚ ਖ਼ਿਮਾ ਕਰਨ ਦੇ ਮਹੱਤਵ ਨੂੰ ਦੱਸਦਿਆਂ ਲਿਖਿਆ ਸੀ ਮਰਸੀ ਆਈਐਸ ਟਵਾਈਸ ਬਲੈਸਟ ਇਤ ਬਲੈਸੇਥ ਹਿਮ ਥੱਟ ਗਿਵਜ਼ ਐਂਡ ਹਿਮ ਥੱਟ ਟੇਕਸ ਭਾਵ ਖ਼ਿਮਾ ਕਰਨ ਵਾਲਾ ਅਤੇ ਜਿਸ ਨੂੰ ਖ਼ਿਮਾ ਕੀਤਾ ਗਿਆ ਦੋਹਾਂ ਨੂੰ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ
ਮੇਰੇ ਪਿਆਰੇ ਦੇਸ਼ ਵਾਸੀਓ ਇਨ੍ਹੀਂ ਦਿਨੀਂ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਗਣੇਸ਼ ਚਤੁਰਥੀ ਦੀਆਂ ਧੁੰਮਾਂ ਪਈਆਂ ਹੋਈਆਂ ਹਨ ਅਤੇ ਜਦ ਗਣੇਸ਼ ਚਤੁਰਥੀ ਦੀ ਗੱਲ ਆਉਦੀ ਹੈ ਤਾਂ ਜਨਤਕ ਗਣੇਸ਼ ਉਤਸਵ ਦੀ ਗੱਲ ਸੁਭਾਵਿਕ ਹੈ ਬਾਲ ਗੰਗਾਧਰ ਲੋਕਮਾਨਯ ਤਿਲਕ ਨੇ 125 ਸਾਲ ਪਹਿਲਾਂ ਇਸ ਪ੍ਰੰਪਰਾ ਨੂੰ ਜਨਮ ਦਿੱਤਾ ਅਤੇ ਪਿਛਲੇ 125 ਸਾਲ ਆਜ਼ਾਦੀ ਤੋਂ ਪਹਿਲਾਂ ਉਹ ਆਜ਼ਾਦੀ ਦੇ ਅੰਦੋਲਨ ਦਾ ਪ੍ਰਤੀਕ ਬਣ ਗਏ ਸਨ ਅਤੇ ਆਜਾਦੀ ਤੋਂ ਬਾਅਦ ਉਹ ਸਮਾਜ ਸਿੱਖਿਆ ਸਮਾਜਿਕ ਚੇਤਨਾ ਜਗਾਉਣ ਦੇ ਪ੍ਰਤੀਕ ਬਣ ਗਏ ਗਣੇਸ਼ ਚਤੁਰਥੀ ਦਾ ਉਤਸਵ 10 ਦਿਨਾਂ ਤੱਕ ਚੱਲਦਾ ਹੈ ਇਸ ਮਹਾਉਤਸਵ ਨੂੰ ਏਕਤਾ ਬਰਾਬਰੀ ਤੇ ਸੁੱਚਤਾ ਦਾ ਪ੍ਰਤੀਕ ਕਿਹਾ ਜਾਂਦਾ ਹੈ ਸਾਰੇ ਦੇਸ਼ ਵਾਸੀਆਂ ਨੂੰ ਗਣੇਸ਼ ਉਤਸਵ ਦੀਆਂ ਬਹੁਤਬਹੁਤ ਸ਼ੁਭਕਾਮਨਾਵਾਂ
ਇਨ੍ਹੀਂ ਦਿਨੀਂ ਕੇਰਲ ਚ ਓਣਮ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ ਭਾਰਤ ਦੇ ਰੰਗਬਰੰਗੇ ਤਿਓਹਾਰਾਂ ਵਿੱਚੋਂ ਇੱਕ ਓਣਮ ਕੇਰਲ ਦਾ ਇੱਕ ਪ੍ਰਮੁੱਖ ਤਿਓਹਾਰ ਹੈ ਇਹ ਤਿਓਹਾਰ ਆਪਣੇ ਸਮਾਜਿਕ ਅਤੇ ਸੱਭਿਆਚਾਰਕ ਮਹੱਤਵ ਲਈ ਜਾਣਿਆ ਜਾਂਦਾ ਹੈ ਓਣਮ ਦਾ ਤਿਓਹਾਰ ਕੇਰਲ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਦਾ ਹੈ ਇਹ ਦਿਹਾੜਾ ਸਮਾਜ ਚ ਪ੍ਰੇਮਭਾਈਚਾਰੇ ਦਾ ਸੰਦੇਸ਼ ਦੇਣ ਦੇ ਨਾਲਨਾਲ ਲੋਕਾਂ ਦੇ ਮਨ ਚ ਇੱਕ ਨਵੀਂ ਉਮੰਗ ਨਵੀਂ ਉਮੀਦ ਨਵਾਂ ਵਿਸ਼ਵਾਸ ਜਗਾਉਦਾ ਹੈ ਅਤੇ ਹੁਣ ਤਾਂ ਸਾਡੇ ਇਹ ਤਿਓਹਾਰ ਵੀ ਟੂਰਿਜ਼ਮ ਦੀ ਖਿੱਚ ਦਾ ਕਾਰਣ ਬਣਦੇ ਜਾ ਰਹੇ ਹਨ ਅਤੇ ਮੈਂ ਦੇਸ਼ ਵਾਸੀਆਂ ਨੂੰ ਕਹਾਂਗਾ ਕਿ ਜਿਵੇਂ ਗੁਜਰਾਤ ਚ ਨਰਾਤਿਆਂ ਦਾ ਉਤਸਵ ਜਾਂ ਬੰਗਾਲ ਚ ਦੁਰਗਾ ਉਤਸਵ ਇੱਕ ਤਰ੍ਹਾਂ ਨਾਲ ਟੂਰਿਜ਼ਮ ਦੀ ਖਿੱਚ ਬਣ ਚੁੱਕੇ ਹਨ ਸਾਡੇ ਹੋਰ ਤਿਓਹਾਰ ਵੀ ਵਿਦੇਸ਼ੀਆਂ ਦੀ ਖਿੱਚ ਦਾ ਇੱਕ ਮੌਕਾ ਹਨ ਇਸ ਦਿਸ਼ਾ ਚ ਅਸੀਂ ਕੀ ਕਰ ਸਕਦੇ ਹਾਂ ਸਾਨੂੰ ਸੋਚਣਾ ਚਾਹੀਦਾ ਹੈ
ਇਨ੍ਹਾਂ ਤਿਓਹਾਰਾਂ ਦੀ ਲੜੀ ਚ ਕੁਝ ਦਿਨ ਬਾਅਦ ਹੀ ਦੇਸ਼ ਭਰ ਵਿੱਚ ਈਦਉਲਜੁਹਾ ਦਾ ਤਿਓਹਾਰ ਵੀ ਮਨਾਇਆ ਜਾਵੇਗਾ ਸਾਰੇ ਦੇਸ਼ ਵਾਸੀਆਂ ਨੂੰ ਈਦਉਲਜੁਹਾ ਦੀਆਂ ਬਹੁਤਬਹੁਤ ਮੁਬਾਰਕਾਂ ਬਹੁਤ ਸ਼ੁਭਕਾਮਨਾਵਾਂ ਤਿਓਹਾਰ ਸਾਡੇ ਲਈ ਆਸਥਾ ਅਤੇ ਵਿਸ਼ਵਾਸ ਦੇ ਪ੍ਰਤੀਕ ਤਾਂ ਹੈ ਹੀ ਨੇ ਅਸੀਂ ਨਵੇਂ ਭਾਰਤ ਵਿੱਚ ਤਿਓਹਾਰਾਂ ਨੂੰ ਸਵੱਛਤਾ ਦਾ ਪ੍ਰਤੀਕ ਵੀ ਬਣਾਉਣਾ ਹੈ ਪਰਿਵਾਰਕ ਜੀਵਨ ਵਿੱਚ ਤਿਓਹਾਰ ਅਤੇ ਸਵੱਛਤਾ ਆਪਸ ਚ ਜੁੜੇ ਹੋਏ ਹਨ ਤਿਓਹਾਰ ਦੀ ਤਿਆਰੀ ਦਾ ਮਤਲਬ ਹੈ ਸਾਫਸਫਾਈ ਇਹ ਸਾਡੇ ਲਈ ਕੋਈ ਨਵੀਂ ਚੀਜ਼ ਨਹੀਂ ਪਰ ਇਸ ਨੂੰ ਸਮਾਜਿਕ ਸੁਭਾਅ ਬਣਾਉਣਾ ਵੀ ਜ਼ਰੂਰੀ ਹੈ ਜਨਤਕ ਰੂਪ ਵਿੱਚ ਸਵੱਛਤਾ ਦੀ ਬੇਨਤੀ ਸਿਰਫ ਘਰ ਚ ਹੀ ਨਹੀਂ ਸਾਡੇ ਪੂਰੇ ਪਿੰਡ ਵਿੱਚ ਪੂਰੇ ਨਗਰ ਵਿੱਚ ਸਾਡੇ ਰਾਜ ਵਿੱਚ ਸਾਡੇ ਦੇਸ਼ ਚ ਸਵੱਛਤਾ ਇਨਾਂ ਤਿਓਹਾਰਾਂ ਦੇ ਨਾਲ ਇੱਕ ਅਟੁੱਟ ਹਿੱਸਾ ਬਣਨਾ ਚਾਹੀਦਾ ਹੈ

ਪਿਛਲੇ ਦਿਨੀਂ ਗੁਜਰਾਤ ਚ ਭਿਆਨਕ ਹੜ੍ਹ ਆਏ ਕਾਫੀ ਲੋਕ ਆਪਣੀ ਜਾਨ ਗੁਆ ਬੈਠੇ ਪਰ ਹੜ੍ਹਾਂ ਤੋਂ ਬਾਅਦ ਜਦ ਪਾਣੀ ਘੱਟ ਹੋਇਆ ਤਾਂ ਹਰ ਜਗਾ ਬਹੁਤ ਗੰਦਗੀ ਫੈਲ ਗਈ ਸੀ ਅਜਿਹੇ ਵਕਤ ਵਿੱਚ ਗੁਜਰਾਤ ਦੇ ਬਨਾਸਕਾਂਠਾ ਜ਼ਿਲੇ ਦੇ ਧਾਨੇਰਾ ਚ ਜਮੀਅਤਓਲੇਮਾਏਹਿੰਦ ਦੇ ਕਾਰਜਕਰਤਾਵਾਂ ਨੇ ਹੜ੍ਹ ਪ੍ਰਭਾਵਿਤ 22 ਮੰਦਰਾਂ ਅਤੇ 3 ਮਸਜਿਦਾਂ ਦੀ ਪੜਾਅਵਾਰ ਤਰੀਕੇ ਨਾਲ ਸਾਫਸਫਾਈ ਕੀਤੀ ਆਪਣਾ ਪਸੀਨਾ ਵਹਾਇਆ ਸਭ ਲੋਕ ਨਿਕਲ ਪਏ ਸਵੱਛਤਾ ਲਈ ਏਕਤਾ ਦੀ ਉੱਤਮ ਮਿਸਾਲ ਹਰ ਕਿਸੇ ਨੂੰ ਪ੍ਰੇਰਣਾ ਦੇਣ ਵਾਲਾ ਅਜਿਹਾ ਉਦਾਹਰਣ ਜਮੀਅਤਓਲੇਮਾਏਹਿੰਦ ਦੇ ਸਾਰੇ ਕਾਰਜਕਰਤਾਵਾਂ ਨੇ ਦਿੱਤਾ ਸਵੱਛਤਾ ਲਈ ਸਮਰਪਣ ਭਾਵਨਾ ਨਾਲ ਕੀਤੀ ਗਈ ਕੋਸ਼ਿਸ਼ ਜੇਕਰ ਇਹ ਸਾਡਾ ਪੱਕਾ ਸੁਭਾਅ ਬਣ ਜਾਏ ਤਾਂ ਸਾਡਾ ਦੇਸ਼ ਕਿਤੇ ਦਾ ਕਿਤੇ ਪਹੁੰਚ ਸਕਦਾ ਹੈ

ਆਈਐਨ

ਮੈਂ ਇੱਕ ਵਾਰ ਫਿਰ ਕਹਿਣਾ ਚਾਹੁੰਦਾ ਹਾਂ ਕਿ ਇਸ ਵਾਰ 2 ਅਕਤੂਬਰ ਗਾਂਧੀ ਜਯੰਤੀ ਨੂੰ ਸਵੱਛ 2 ਅਕਤੂਬਰ ਬਣਾਉਣ ਦਾ ਸੰਕਲਪ ਕਰੀਏ ਅਤੇ ਇਸ ਦੇ ਲਈ 15 ਸਤੰਬਰ ਤੋਂ ਹੀ ਸਵੱਛਤਾ ਹੀ ਸੇਵਾ ਇਸ ਮੰਤਰ ਨੂੰ ਘਰਘਰ ਪਹੁੰਚਾਈਏ ਸਵੱਛਤਾ ਲਈ ਕੋਈ ਨਾ ਕੋਈ ਕਦਮ ਚੁੱਕੀਏ ਖੁਦ ਮਿਹਨਤ ਕਰਕੇ ਇਸ ਵਿੱਚ ਹਿੱਸੇਦਾਰ ਬਣੀਏ ਤੁਸੀਂ ਵੇਖਿਓ ਗਾਂਧੀ ਜਯੰਤੀ ਦੀ ਇਹ 2 ਅਕਤੂਬਰ ਕਿਵੇਂ ਚਮਕੇਗੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ 15 ਦਿਨ ਦੀ ਸਫਾਈ ਦੀ ਇਸ ਮੁਹਿੰਮ ਤੋਂ ਬਾਅਦ ਸਵੱਛਤਾ ਹੀ ਸੇਵਾ ਤੋਂ ਬਾਅਦ 2 ਅਕਤੂਬਰ ਨੂੰ ਜਦੋਂ ਅਸੀਂ ਗਾਂਧੀ ਜਯੰਤੀ ਮਨਾਵਾਂਗੇ ਤਾਂ ਪੂਜਨੀਕ ਬਾਪੂ ਨੂੰ ਸ਼ਰਧਾਂਜਲੀ ਦੇਣ ਦਾ ਸਾਡੇ ਅੰਦਰ ਇੱਕ ਕਿੰਨਾ ਪਵਿੱਤਰ ਆਨੰਦ ਪੈਦਾ ਹੋਵੇਗਾ

ਪ੍ਰਧਾਨ ਮੰਤਰੀ ਜੀ ਮੈਂ ਪੂਣੇ ਤੋਂ ਅਪਰਨਾ ਬੋਲ ਰਹੀ ਹਾਂ ਮੈਂ ਆਪਣੀ ਸਹੇਲੀ ਬਾਰੇ ਦੱਸਣਾ ਚਾਹੁੰਦੀ ਹਾਂ ਉਹ ਹਮੇਸ਼ਾ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਮੈਂ ਉਸ ਦੀ ਇੱਕ ਆਦਤ ਵੇਖ ਕੇ ਹੈਰਾਨ ਹੋ ਜਾਂਦੀ ਹਾਂ ਇੱਕ ਵਾਰ ਮੈਂ ਉਸ ਨਾਲ ਸ਼ਾਪਿੰਗ ਕਰਨ ਮਾਲ ਗਈ ਸੀ ਇੱਕ ਸਾੜੀ ਉੱਪਰ ਉਸ ਨੇ ਦੋ ਹਜ਼ਾਰ ਰੁਪਏ ਬੜੇ ਆਰਾਮ ਨਾਲ ਖਰਚ ਦਿੱਤੇ ਅਤੇ ਪੀਜ਼ੇ ਉੱਪਰ 450 ਰੁਪਏ ਜਦ ਕਿ ਮਾਲ ਤੱਕ ਜਾਣ ਲਈ ਜੋ ਆਟੋ ਲਿਆ ਸੀ ਉਸ ਆਟੋ ਵਾਲੇ ਨਾਲ ਬਹੁਤ ਦੇਰ ਤੱਕ ਪੰਜ ਰੁਪਏ ਲਈ ਮੁੱਲਭਾਅ ਕਰਦੀ ਰਹੀ ਵਾਪਸ ਆਉਂਦਿਆਂ ਰਾਹ ਚ ਸਬਜ਼ੀ ਖਰੀਦੀ ਅਤੇ ਹਰ ਸਬਜ਼ੀ ਲਈ ਫਿਰ ਤੋਂ ਮੁੱਲਭਾਅ ਕਰਕੇ 45 ਰੁਪਏ ਬਚਾਏ ਮੈਨੂੰ ਬਹੁਤ ਬੁਰਾ ਲੱਗਦਾ ਹੈ ਅਸੀਂ ਵੱਡੀਆਂਵੱਡੀਆਂ ਥਾਵਾਂ ਤੇ ਇੱਕ ਵਾਰ ਵੀ ਬਿਨਾਂ ਪੁੱਛਿਆਂ ਵੱਡੇਵੱਡੇ ਭੁਗਤਾਨ ਕਰ ਦਿੰਦੇ ਹਾਂ ਅਤੇ ਸਾਡੇ ਮਿਹਨਤਕਸ਼ ਭਰਾਭੈਣਾਂ ਨਾਲ ਥੋੜ੍ਹੇ ਜਿਹੇ ਰੁਪਈਆਂ ਲਈ ਝਗੜਾ ਕਰਦੇ ਹਾਂ ਉਨਾਂ ਉੱਪਰ ਬੇਵਿਸਾਹੀ ਕਰਦੇ ਹਾਂ ਤੁਸੀਂ ਆਪਣੀ ਮਨ ਕੀ ਬਾਤ ਚ ਇਸ ਬਾਰੇ ਜ਼ਰੂਰ ਦੱਸੋ

ਨੌਜਵਾਨ ਦੋਸਤੋ ਖੇਡ ਮੰਤਰਾਲੇ ਨੇ ਖੇਡ ਪ੍ਰਤਿਭਾ ਦੀ ਖੋਜ ਅਤੇ ਉਸ ਨੂੰ ਨਿਖਾਰਨ ਲਈ ਇੱਕ ਸਪੋਰਟਸ ਟੈਲੈਂਟ ਸਰਚ ਪੋਰਟਲ ਤਿਆਰ ਕੀਤਾ ਹੈ ਜਿੱਥੇ ਪੂਰੇ ਦੇਸ਼ ਤੋਂ ਕੋਈ ਵੀ ਬੱਚਾ ਜਿਸ ਨੇ ਖੇਡਾਂ ਦੇ ਖੇਤਰ ਚ ਕੁਝ ਉਪਲੱਬਧੀ ਹਾਸਲ ਕੀਤੀ ਹੈ ਉਨਾਂ ਵਿੱਚ ਟੈਲੈਂਟ ਹੋਵੇ ਉਹ ਇਸ ਪੋਰਟਲ ਉੱਪਰ ਆਪਣਾ ਬਾਇਓਡਾਟਾ ਜਾਂ ਵੀਡੀਓ ਅਪਲੋਡ ਕਰ ਸਕਦੇ ਹਨ ਸਿਲੈਕਟਿਡ ਐਮਰਜਿੰਗ ਪਲੇਅਰਜ਼ ਨੂੰ ਖੇਡ ਮੰਤਰਾਲਾ ਟਰੇਨਿੰਗ ਦੇਵੇਗਾ ਅਤੇ ਮੰਤਰਾਲਾ ਕੱਲ ਹੀ ਇਸ ਪੋਰਟਲ ਨੂੰ ਲੌਂਚ ਕਰਨ ਵਾਲਾ ਹੈ ਸਾਡੇ ਨੌਜਵਾਨਾਂ ਲਈ ਤਾਂ ਖੁਸ਼ੀ ਦੀ ਖ਼ਬਰ ਹੈ ਕਿ ਭਾਰਤ ਵਿੱਚ 6 ਤੋਂ 28 ਅਕਤੂਬਰ ਤੱਕ ਫਿਫਾ ਅੰਡਰ 17 ਵਰਲਡ ਕੱਪ ਦਾ ਆਯੋਜਨ ਹੋਣ ਜਾ ਰਿਹਾ ਹੈ ਦੁਨੀਆ ਭਰ ਤੋਂ 24 ਟੀਮਾਂ ਭਾਰਤ ਨੂੰ ਆਪਣਾ ਘਰ ਬਣਾਉਣ ਜਾ ਰਹੀਆਂ ਹਨ

ਮੇਰੇ ਪਿਆਰੇ ਦੇਸ਼ ਵਾਸੀਓ 5 ਸਤੰਬਰ ਨੂੰ ਅਸੀਂ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਾਂ ਸਾਡੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ
ਰਾਧਾ ਕ੍ਰਿਸ਼ਨਨ ਜੀ ਦਾ ਜਨਮ ਦਿਵਸ ਹੈ ਉਹ ਰਾਸ਼ਟਰਪਤੀ ਸਨ ਪਰ ਜੀਵਨ ਭਰ ਆਪਣੇ ਆਪ ਨੂੰ ਇੱਕ ਅਧਿਆਪਕ ਦੇ ਰੂਪ ਵਿੱਚ ਹੀ ਪੇਸ਼ ਕਰਦੇ ਰਹੇ ਉਹ ਹਮੇਸ਼ਾ ਅਧਿਆਪਕ ਦੇ ਰੂਪ ਵਿੱਚ ਹੀ ਜੀਣਾ ਪਸੰਦ ਕਰਦੇ ਸਨ ਉਹ ਸਿੱਖਿਆ ਪ੍ਰਤੀ ਸਮਰਪਿਤ ਸਨ ਉਹ ਅਧਿਐਨ ਕਰਨ ਵਾਲੇ ਇੱਕ ਰਾਜਨੀਤਿਕ ਭਾਰਤ ਦੇ ਰਾਸ਼ਟਰਪਤੀ ਪਰ ਹਰ ਪਲ ਇੱਕ ਜਿਊਂਦੇ ਜਾਗਦੇ ਅਧਿਆਪਕ ਸਨ ਮੈਂ ਉਨਾਂ ਨੂੰ ਨਮਨ ਕਰਦਾ ਹਾਂ

ਪ੍ਰਣਾਮ ਪ੍ਰਧਾਨ ਮੰਤਰੀ ਜੀ ਮੇਰਾ ਨਾਮ ਡਾ
ਅਨੱਨਿਆ ਅਵਸਥੀ ਹੈ ਮੈਂ ਮੁੰਬਈ ਸ਼ਹਿਰ ਦੀ ਰਹਿਣ ਵਾਲੀ ਹਾਂ ਅਤੇ ਹਾਰਵਰਡ ਯੂਨੀਵਰਸਿਟੀ ਦੇ ਇੰਡੀਆ ਰਿਸਰਚ ਸੈਂਟਰ ਲਈ ਕੰਮ ਕਰਦੀ ਹਾਂ ਇੱਕ ਰਿਸਰਚਰ ਦੇ ਤੌਰ ਤੇ ਮੇਰੀ ਖ਼ਾਸ ਰੁਚੀ ਰਹੀ ਹੈ ਵਿੱਤੀ ਸਮਾਵੇਸ਼ ਵਿੱਚ ਜਿਸ ਨੂੰ ਅਸੀਂ ਫਾਈਨੈਂਸ਼ੀਅਲ ਇਨਕਲੂਜ਼ਨ ਇਸ ਨਾਲ ਰੀਲੇਟਿਡ ਸੋਸ਼ੀਅਲ ਸਕੀਮਜ਼ ਨੂੰ ਲੈ ਕੇ ਅਤੇ ਮੇਰਾ ਤੁਹਾਨੂੰ ਪ੍ਰਸ਼ਨ ਇਹ ਹੈ ਕਿ 2014 ਚ ਜੋ ਜਨਧਨ ਯੋਜਨਾ ਲੌਂਚ ਹੋਈ ਕੀ ਤੁਸੀਂ ਕਹਿ ਸਕਦੇ ਹੋ ਕੀ ਅੰਕੜੇ ਦਰਸਾਉਦੇ ਹਨ ਕਿ ਅੱਜ 3 ਵਰਿਆਂ ਬਾਅਦ ਭਾਰਤ ਵਰਸ਼ ਫਾਈਨੈਂਸ਼ੀਅਲੀ ਜ਼ਿਆਦਾ ਸਿਕਿਓਰ ਹੈ ਜਾਂ ਜ਼ਿਆਦਾ ਸਸ਼ਕਤ ਹੈ ਅਤੇ ਕੀ ਇਹ ਸਸ਼ਕਤੀਕਰਨ ਅਤੇ ਸਹੂਲਤਾਂ ਸਾਡੀਆਂ ਔਰਤਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਪਿੰਡਾਂ ਅਤੇ ਕਸਬਿਆਂ ਨੂੰ ਪ੍ਰਾਪਤ ਹੋਈਆਂ ਹਨ ਧੰਨਵਾਦ

ਆਈਐਨ ਉੱਪਰ ਅੱਪਲੋਡ ਕਰਨ ਲੋਕ ਪੜ੍ਹਨ ਲੋਕਾਂ ਨੂੰ ਉਸ ਤੋਂ ਪ੍ਰੇਰਣਾ ਮਿਲੇਗੀ ਕਿ ਕਿਵੇਂ ਕੋਈ ਯੋਜਨਾ ਵਿਅਕਤੀ ਦੇ ਜੀਵਨ ਵਿੱਚ ਟ੍ਰਾਂਸਫਾਰਮੇਸ਼ਨ ਲਿਆਉਂਦੀ ਹੈ ਕਿਵੇਂ ਨਵੀਂ ਊਰਜਾ ਭਰਦੀ ਹੈ ਕਿਵੇਂ ਨਵਾਂ ਵਿਸ਼ਵਾਸ ਭਰਦਾ ਹੈ ਇਸ ਦੀਆਂ ਸੈਂਕੜੇ ਮਿਸਾਲਾਂ ਮੇਰੇ ਸਾਹਮਣੇ ਆਈਆਂ ਹਨ ਤੁਹਾਡੇ ਤੱਕ ਪਹੁੰਚਾਉਣ ਦੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਅਤੇ ਅਜਿਹੀਆਂ ਪ੍ਰੇਰਣਾ ਦੇਣ ਵਾਲੀਆਂ ਘਟਨਾਵਾਂ ਹਨ ਕਿ ਮੀਡੀਆ ਦੇ ਲੋਕ ਵੀ ਇਸ ਦਾ ਪੂਰਾ ਫਾਇਦਾ ਲੈ ਸਕਦੇ ਹਨ ਉਹ ਵੀ ਅਜਿਹੇ ਲੋਕਾਂ ਨਾਲ ਇੰਟਰਵਿਊ ਕਰਕੇ ਨਵੀਂ ਪੀੜ੍ਹੀ ਨੂੰ ਨਵੀਂ ਪ੍ਰੇਰਣਾ ਦੇ ਸਕਦੇ ਹਨ
ਮੇਰੇ ਪਿਆਰੇ ਦੇਸ਼ ਵਾਸੀਓ ਇੱਕ ਵਾਰ ਫੇਰ ਤੁਹਾਨੂੰ ਮਿੱਛਾਮੀ ਦੁੱਕੜਮ ਬਹੁਤਬਹੁਤ ਧੰਨਵਾਦ